C ਅਤੇ C ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ ਵੈਰੀਏਬਲ ਦੇ ਸਕੋਪ ਕੀ ਹੈ ਗਲੋਬਲ ਵੈਰੀਏਬਲ ਕੀ ਹੈ ਲੋਕਲ ਵੈਰੀਏਬਲ ਕੀ ਹੈ ਕੁਝ ਉਦਾਹਰਣ
ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤ ਰਹੀ ਹਾਂ ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 1104 ਜੀਸੀਸੀ ਅਤੇ g ਕੰਪਾਇਲਰ ਵਰਜ਼ਨ 461
ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ
ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ
ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ ਗਲੋਬਲ ਵੇਰੀਏਬਲ ਗਲੋਬਲ ਵੈਰੀਏਬਲ ਅਤੇ ਲੋਕਲ ਵੇਰੀਏਬਲ ਲੋਕਲ ਵੈਰੀਏਬਲ ਹੁਣ ਅਸੀਂ ਇਕ ਉਦਾਹਰਣ ਵੇਖਾਂਗੇ
ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ
ਮੈਨੂੰ ਇਹ ਖੋਲ੍ਹਣ ਦਿਉ
ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ scopeਸੀ ਹੈ
ਮੈਂ ਹੁਣ ਕੋਡ ਦਸਾਂਗੀ
ਇਹ ਸਾਡੀ ਹੈਡਰ ਫਾਈਲ ਹੈ
ਇਥੇ ਅਸੀਂ ਦੋ ਗਲੋਬਲ ਵੈਰੀਏਬਲ a ਅਤੇ b ਘੋਸ਼ਿਤ ਕੀਤੇ ਹਨ
000132 000131 ਅਤੇ ਅਸੀਂ ਇਹਨਾਂ ਨੂੰ 5 ਅਤੇ 2 ਵੈਲਯੂ ਦੇ ਕੇ ਸ਼ੁਰੂ ਕਰ ਦਿਤਾ ਹੈ
ਗਲੋਬਲ ਵੇਰੀਏਬਲ ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ
ਇਹ ਫੰਕਸ਼ਨ ਮੇਨ ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ
ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ
ਇਥੇ ਅਸੀਂ ਫੰਕਸ਼ਨ ਅੱਡ ਵਿਥਆਉਟ ਆਰਗੂਮੈਂਟਸ ਘੋਸ਼ਿਤ ਕੀਤਾ ਹੈ
ਇਥੇ ਸੁਮ ਇਕ ਲੋਕਲ ਵੇਰੀਏਬਲ ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ
ਲੋਕਲ ਵੇਰੀਏਬਲ ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ
ਇਹ ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ
ਇਹਨਾਂ ਦਾ ਸਕੋਪ ਲੋਕਲ ਹੁੰਦਾ ਹੈ
a ਅਤੇ b ਦਾ ਜੋੜ ਵੈਰੀਏਬਲ ਸੁਮ ਵਿਚ ਸਟੋਰ ਹੋ ਜਾਏਗਾ
ਇਥੇ ਅਸੀਂ ਸੁਮ ਨੂੰ ਪਰਿੰਟ ਕਰਾਂਗੇ
ਇਹ ਸਾਡਾ ਮੇਨ ਫੰਕਸ਼ਨ ਹੈ
ਪਹਿਲਾਂ ਅੱਡ ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ
ਅਤੇ ਇਹ ਰਿਟਰਨ ਸਟੇਟਮੈਂਟ ਹੈ
ਹੁਣ ਸੇਵ ਤੇ ਕਲਿਕ ਕਰੋ
ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ
ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ ਬੋਰਡ ਤੇ Ctrl Alt ਅਤੇ T ਬਟਨ ਇੱਕਠੇ ਦਬਾਉ
ਕੰਪਾਇਲ ਕਰਨ ਲਈ ਟਾਈਪ ਕਰੋ
ਜੀਸੀਸੀ scopeਸੀ o ਐਸਸੀਓ ਅਤੇ ਐਂਟਰ ਦਬਾਉ
ਐਕਜ਼ੀਕਿਯੂਟ ਕਰਨ ਲਈ sco ਟਾਈਪ ਕਰਕੇ ਐਂਟਰ ਦਬਾਉ
ਆਉਟਪੁਟ ਇੰਝ ਦਰਸਾਏਗਾ
a ਅਤੇ b ਦਾ ਜੋੜ 7 ਹੈ
ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ
ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਪਹਿਲਾਂ ਆਪਣੇ ਕੀ ਬੋਰਡ ਤੇ Shift Ctrl ਅਤੇ S ਬਟਨ ਇੱਕਠੇ ਦਬਾਉ
ਹੁਣ ਐਕਸਟੈਨਸ਼ਨ cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ
ਆਉ ਹੈਡਰ ਫਾਈਲ ਨੂੰ ਬਦਲ ਕੇ ਆਈਓਸਟ੍ਰੀਮ ਪਾਈਏ
ਹੁਣ ਯੂਐਸ ਯੂਜ਼ਿੰਗ ਸਟੇਟਮੈਂਟ ਸ਼ਾਮਿਲ ਕਰੋ
ਸੇਵ ਤੇ ਕਲਿਕ ਕਰੋ
C ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ
ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ
ਹੁਣ ਪ੍ਰਿੰਟਫ ਸਟੇਟਮੈਂਟ ਦੀ ਜਗਾ੍ਹ ਤੇ ਕਾਉਟ ਸਟੇਟਮੈਂਟ ਕਰੋ
ਫੋਰਮੇਟ ਸਪੇਸੀਫਾਇਰ ਅਤੇ n ਨੂੰ ਡਿਲੀਟ ਕਰੋ
ਕੋਮਾ ਡਿਲੀਟ ਕਰੋ
ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ
ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ
ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ
ਅਤੇ ਡਬਲ ਕੋਟਸ ਵਿਚ ਬੈਕਸਲੈਸ਼ n ਟਾਈਪ ਕਰੋ
ਹੁਣ ਸੇਵ ਤੇ ਕਲਿਕ ਕਰੋ
ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ
ਟਰਮਿਨਲ ਤੇ ਵਾਪਸ ਆਉ
ਕੰਪਾਇਲ ਕਰਨ ਲਈ g scopeਸੀਪੀਪੀ o ਐਸਸੀਓ1 ਟਾਈਪ ਕਰੋ
ਇਥੇ ਅਸੀਂ sco1 ਕੀਤਾ ਹੈ ਕਿਉਂਕਿ ਅਸੀਂ ਸਕੋਪ c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ ਰਾਈਟ ਨਹੀਂ ਕਰਨਾ ਚਾਹੁੰਦੇ
ਹੁਣ ਐਂਟਰ ਦਬਾਉ
ਐਕਜ਼ੀਕਿਯੂਟ ਕਰਨ ਲਈ sco1 ਟਾਈਪ ਕਰੋ ਅਤੇ ਐਂਟਰ ਦਬਾਉ
ਆਉਟਪੁਟ ਇੰਝ ਦਰਸਾਏਗਾ a ਅਤੇ b ਦਾ ਜੋੜ 7 ਹੈ
ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ
ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ
ਇੰਟ a ਟਾਈਪ ਕਰੋ
ਸੇਵ ਤੇ ਕਲਿਕ ਕਰੋ
ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ ਆਉ ਵੇਖੀਏ ਕੀ ਹੁੰਦਾ ਹੈ
ਆਪਣੇ ਟਰਮਿਨਲ ਤੇ ਵਾਪਸ ਆਉ
ਪਹਿਲਾਂ ਵਾਂਗ ਕੰਪਾਇਲ ਕਰੋ
ਅਸੀਂ ਗਲਤੀਆਂ ਵੇਖੀਏਆਈਐਨਟੀ ਦੀ ਰੀਡੈਫੀਨੇਸ਼ਨ ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ ਰੀਡਿਫਿਨੀਸ਼ਨ ਓਐਫ ਇੰਟ ਏ ਇੰਟ ਏ ਪ੍ਰੀਵਿਅਸਲੀ ਡਿਫਾਈਂਡ ਹੇਰੇ
ਆਪਣੇ ਪ੍ਰੋਗਰਾਮ ਤੇ ਵਾਪਸ ਆਉ
a ਇਕ ਗਲੋਬਲ ਵੈਰੀਏਬਲ ਹੈ
ਇਸਦਾ ਸਕੋਪ ਗਲੋਬਲ ਹੈ
ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ
ਅਸੀਂ ਵੈਰੀਏਬਲ a ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ
000634 000633 ਆਉ ਗਲਤੀ ਨੂੰ ਠੀਕ ਕਰੀਏ
ਇਸ ਨੂੰ ਡਿਲੀਟ ਕਰ ਦਿਉ
ਸੇਵ ਤੇ ਕਲਿਕ ਕਰੋ
ਚਲੋ ਐਕਜ਼ੀਕਿਯੂਟ ਕਰੀਏ
ਆਪਣੇ ਟਰਮਿਨਲ ਤੇ ਵਾਪਸ ਆਉ
ਹੁਣ ਪਹਿਲਾਂ ਵਾਂਗ ਕੰਪਾਇਲ ਕਰੋ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ
ਹਾਂ ਇਹ ਕੰਮ ਕਰ ਰਿਹਾ ਹੈ
ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ
ਆਉ ਸੰਖੇਪ ਕਰੀਏ
ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਵੈਰੀਏਬਲ ਦਾ ਸਕੋਪ
ਗਲੋਬਲ ਵੈਰੀਏਬਲ ਜਿਵੇਂ ਕਿ ਇੰਟ a 5 ਅਤੇ ਲੋਕਲ ਵੈਰੀਏਬਲ ਜਿਵੇਂ ਕਿ ਇੰਟ ਸੁਮ ਇਕ ਅਸਾਈਨਮੈਂਟ ਵਜੋਂ ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ
ਨੀਚੇ ਦੱਸੇ ਗਏ ਲਿੰਕ ਤੇ ਦਿਤੀ ਗਈ ਵੀਡੀਊ ਵੇਖੋ
ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ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
ਜਿਆਦਾ ਜਾਣਕਾਰੀ ਲਈ ਕੰਟੈਕਟ spoken tutorialorg ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਟਾਕ ਟੂ ਏ ਟੀਚਰ ਪੋ੍ਜੈਕਟਦਾ ਇਕ ਹਿੱਸਾ ਹੈ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
ਸ਼ਾਮਲ ਹੋਣ ਲਈ ਧੰਨਵਾਦ